ਇਹ ਇੱਕ ਸ਼ੌਪ ਹੈ ਇੱਸ ਸ਼ੌਪ ਦੇ ਓੱਤੇ ਬਹੁਤ ਸਾਰਿਆਂ ਬੋਤਲਜ਼ ਪਈਆਂ ਹੋਇਆਂ ਹਨ।

ਇਸ ਰੈਸਟੋਰੈਂਟ ਦੇ ਵਿੱਚ ਅਸੀਂ ਬਹੁਤ ਸਾਰੀਆਂ ਕੁਰਸੀਆਂ ਮੇਚ ਲੱਗੇ ਹੋਏ--

ਇਹ ਇੱਕ ਸਟੇਜ ਦਾ ਏਰੀਆ ਬਣਿਆ ਹੈ।

ਇਸ ਸਟੇਜ ਦੇ ਉੱਪਰੋਂ ਅਸੀਂ ਬਹੁਤ ਸਾਰੇ ਲੋਕ ਦੇਖ ਰਹੇ ਹਾਂ।

ਹੋਇਆ ਦਿੱਖ ਰਿਹਾ ਹੈ ਜੋ ਇੱਸ ਵਿੱਚ ਬਹੁਤ ਵਧੀਆ ਵਿਊ --

ਜੋ ਅਸੀਂ ਇਸ ਵਿੱਚ ਦੇਖ ਕੇ ਬਹੁਤ ਵਧੀਆ ਅਤੇ ਖੁਸ਼ ਹੋ ਰਹੇ ਹਾਂ।

ਇਸ ਸੜਕ ਦੇ ਉੱਤੇ ਦੋ ਹਜਾਰ ਬਾਈ ਲਿਖਿਆ ਹੋਇਆ ਹੈ।

ਇਹ ਇੱਕ ਵਧੀਆ ਜਿਹੀ ਗੁਫਾ ਬਣੀ ਹੋਈ ਹੈ।

ਇਹ ਇੱਕ ਬਹੁਤ ਵਧੀਆ ਵਿਊ ਆ ਰਹਾ ਹੈ।

ਜਿਸ ਵਿੱਚ ਅਸੀਂ ਬਹੁਤ ਵਧੀਆ ਕਲਾਸ ਦੇਖ ਰਹੇ ਹਾਂ।

ਜਿਸ ਨੂੰ ਅਸੀਂ ਬਹੁਤ ਵਧੀਆ ਦੇਖ ਰਹੇ ਹਾਂ ਇਸ ਦੇ ਵਿੱਚ ਦਰਖਤ ਵੀ ਲੱਗੇ ਹੋਏ ਹੈ।